ਹਾਂਜੀ Kokla ਰਾਜੇ Sirkap ਦੀ ਧੀ ਸੀ ਉਸਦਾ ਜਨਮ ਉਸ ਵੇਲੇ ਹੀ ਹੋਇਆ ਸੀ ਜਦੋਂ Raja Rasalu ਨੇ Sirkap ਨੂੰ Chopad ਵਿੱਚ ਹਰਾਇਆ ਸੀ ਕਹਿੰਦੇ Raja Sirkap ਨੇ ਉਸਨੂੰ ਆਪਣੇ ਲਈ ਨਹੇਸ਼ ਕਹਿਕੇ ਮਾਰਨ ਦਾ ਹੁਕਮ ਦਿੱਤਾ ਸੀ ਪਰ Rasalu ਨੇ ਉਸਨੇ ਆਪਣੇ ਸ਼ੁੱਭ ਦੱਸਕੇ ਜਵਾਨ ਹੋਣ ਤੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਕਰਕੇ ਉਸਨੇ ਉਸਨੂੰ ਬਚਾਇਆ ਸੀ Raja Sirkap ਨੇ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 ਅੱਛਾ ਅੱਛਾ ਅੱਛਾ ਤੇ ਕਹਿੰਦੇ Kokla ਦੇ ਜੀਵਨ ਦਾ ਅੰਤ ਕੀ ਹੋਇਆ ਅੰਤ ਕਿਵੇਂ ਹੋਇਆ ਜੀਵਨ ਦਾ ਕਹਿੰਦੇ Kokla ਰਾਜੇ

Hodi Hodi ਤੋਂ ਪ੍ਰੇਮ ਸੀ ਪ੍ਰੇਮ ਸੰਬੰਧਾਂ ਦਾ ਅਹ ਪਤਾ ਲੱਗ ਗਿਆ ਸੀ ਤੇ ਗੁੱਸੇ ਵਿੱਚ Hodi ਨੂੰ ਮਾਰ ਦਿੱਤਾ ਸੀ ਹਹੋਡੀ ਦੀ Mother ਅਹ ਮੌਤ ਦੀ ਖਬਰ ਸੁਣਕੇ Kokla ਵੀ ਮਹਿਲ ਤੋਂ ਛਾਲ ਮਾਰਕੇ ਉਹਨੇ ਵੀ ਆਪ ਮਰ ਗਈ ਸੀ ਤੇ ਇਸ ਤਰਾਂ ਉਸਦੇ ਜੀਵਨ ਦਾ ਅੰਤ ਹੋ ਗਿਆ ਸੀ ਹੁਣ ਇਹ ਵੀ ਕਹਿ ਸਕਦੇ ਆ ਵੀ ਮਹਿਲ ਦੇ ਕੋਠੇ ਛੱਤ ਤੋਂ ਉਹਨੇ ਛਾਲ ਮਾਰਕੇ ਆਪਣੇ ਆਪ ਆਤਮ ਹੱਤਿਆ ਕਰ ਲਈ ਸੀ ਉਹ ਹਾਂਜੀ ਅੱਛਾ ਅੱਛਾ ਤੇ Raja Rasalu ਦੀ ਸਖਸ਼ੀਅਤ ਤੇ ਮੁੱਖ ਕਣ ਕਿਹੜੇ ਕਿਹੜੇ ਨੇ ਕਹਿੰਦੇ ਸਭਤੋਂ ਪਹਿਲੇ Number ਆਜ਼ਾਦ ਭਾਰਤ ਦੇ ਜਿਹੜੇ ਦੱਸ ਸਾਲ ਪਹਿਲਾਂ ਸੀ ਉਹ ਆਜ਼ਾਦ ਵਾਸ ਦੇ ਸੀ ਤੇ ਕਹਿੰਦੇ ਸੁੰਦਰ ਜਵਾਨ ਤੇ ਸੁੰਦਰਤਾਂ ਦੇ ਰਾਵਤ ਦੀ ਕਿਤੋਂ ਮੁਕਤ ਸੀਗੇ ਉਹ ਤੇ ਬੁਰਿਆਂ ਦਾ ਨਾਸ਼ ਕਰਨ ਵਾਲੇ ਸੀਗੇ ਉਹ ਪੱਕੇ ਨਿਸ਼ਾਨੇਬਾਜ ਸੀਗੇ ਉਹ ਦੂਜੇ ਦੀ ਕੌਮੀ ਭਾਵਨਾ ਦਾ ਸਤਿਕਾਰ ਕਰਦੇ ਸੀਗੇ ਤੇ ਕੁਰਬਾਨੀ ਦੀ ਭਾਵਨਾ ਰੱਖਦੇ ਸੀ ਤੇ ਜਾਲਮ ਦਿਨ ਕੀਮਾ ਕਰਦੇ ਸੀ ਹਾਂਜੀ ਹਾਂਜੀ ਕਹਿੰਦੇ ਜਿਹੜੇ Bhagat Pooran ਤੇ Raja Rasalu ਵਿੱਚੋਂ ਕਿਹੜੇ ਕਿਹੜੇ ਮਤਲਬ ਉਹਨਾਂ ਦੇ ਗੁਣ ਸੀ ਜਿਹੜੇ ਉਹਨਾਂ ਤੋਂ ਥੋੜੇ ਥੋੜੇ ਵੱਖਰੇ ਸੀ ਕਹਿੰਦੇ Bhagat Pooran ਨੇ ਜਿਹੜਾ Raja Rasalu ਦੋਵੇਂ ਹੀ ਬਾਰਾਂ ਬਾਰਾਂ ਸਾਲ ਦੀ ਉਮਰ ਵਿੱਚ ਕਹਿੰਦੇ ਆਪਣੇ ਬਾਪ ਲਈ ਅਸ਼ੁੱਭ ਸਨ ਤੇ ਕਹਿੰਦੇ ਓਥੋਂ ਹੀ Raja Rasalu ਸ਼ੁਰੂ ਤੋਂ ਹੀ ਕਹਿੰਦੇ ਆਜ਼ਾਦ ਤਬੀਅਤ ਵਾਲਾ ਸੀ Pooran ਬਾਪ ਦੁਆਰਾ ਕਹਿੰਦੇ ਪਾਏ ਬੰਧਨ ਨੂੰ ਸਵੀਕਾਰ ਕਰਨ ਵਾਲਾ ਸੀ ਤੇ Pooran ਤੇ Rasalu ਦੋਵੇਂ ਸੁੰਦਰ ਜਵਾਨ ਸਨ ਦੋਵੇਂ ਹੀ ਸੁੰਦਰਤਾ ਦੇ ਲਾਲਚ ਦੇ ਖੇਤੋਂ ਮੁਕਤ ਸਨ ਤੇ ਦੋਵਾਂ ਵਿੱਚ ਕਹਿੰਦੇ ਖੇਮਾ ਦਾ ਗੁਣ ਸੀ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 Bhagat Pooran ਸੀ ਨਾ ਓਹਨੂੰ ਵੀ ਬਾਰਾਂ ਵਰ੍ਹਿਆਂ ਦਾ ਭੋਰੇ ਵਿੱਚ ਰੱਖਿਆ ਗਿਆ ਸੀ

ਕਹਿੰਦੇ ਪਰ ਉਹ ਆਪ ਲੈਣ ਆਗੇ ਤੇ ਉਹ ਆਪ ਆਗੇ ਸੀ ਕੇ ਮਤਲਬ ਉਹਨਾਂ ਨੂੰ ਆਜ਼ਾਦ ਰਹਿਣਾ ਪਸੰਦ ਸੀ ਹਾਂਜੀ ਹਾਂਜੀ ਜਿਹੜਾ ਮਤਲਬ ਕਹਿ ਦਈਏ ਕੇ ਜਿਹੜੇ Raja Rasalu ਇਹ ਦੰਤ ਕਥਾ ਆ Pooran Bhagat ਦੇ ਅਸ਼ੀਰਵਾਦ ਨਾਲ ਕਹਿੰਦੇ Sialkot ਦੇ ਰਾਜੇ ਦੇ ਘਰ ਵਿੱਚ ਤਦੋਂ Rani Loona ਦੀ ਕੁੱਖੋਂ ਲੋਕ ਬੀਰ Rasalu ਦਾ ਜਨਮ ਹੋਇਆ ਸੀ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

ਕਹਿੰਦੇ ਉਹ ਜਿਹੜਾ Rasalu ਆ ਨਾ ਫਿਲੌਰ ਤੇ ਤੀਰਾਂ ਦੇ ਗਾਗਰਾਂ ਤੇ ਨਿਸ਼ਾਨੇ ਬਿੰਨ ਕੇ ਸ਼ੁਰੂ ਕਰ ਦਿੰਦਾ ਸੀ ਤੇ Raja Rasalu ਨੂੰ ਦਰਬਾਰ ਵਿੱਚ ਬੁਲਾ ਕੇ ਉਹਨੂੰ ਦੇਸ਼ ਨਿਕਾਲਾ ਦੇਤਾ ਸੀ ਉਹਨੂੰ ਉਹਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢਤਾ ਸੀ ਕਹਿੰਦੇ ਉਹੀ ਦਿਨ ਜਦੋਂ ਬਾਰਾਂ ਵਰ੍ਹਿਆਂ ਪਿੱਛੋਂ Rasalu ਨੇ ਆਪਣੇ ਪਿਤਾ ਦਾ ਪਹਿਲੀ ਵਾਰ ਮਿਲਣਾ ਸੀ ਜਦੋਂ ਓਹਨੂੰ ਬਾਹਰ ਕੱਢਤਾ ਸੀ ਓਸੇ ਦਿਨ ਹੀ ਬਾਹਰ ਕੱਢਤਾ ਸੀ ਓਸੇ ਦਿਨ ਹੀ ਉਹਨੇ ਪਹਿਲੀ ਵਾਰ ਆਪਣੇ ਪਿਤਾ ਨੂੰ ਮਿਲਣਾ ਸੀ ਤੇ ਕਹਿੰਦੇ ਜਿਹੜੇ Rasalu ਨੇ ਆਪਣੇ ਹਾਂਜੀ ਕਹਿੰਦੇ Rasalu ਨੇ ਆਪਣੇ ਕਹਿਲੋ ਨਾ ਇੱਕ ਤਿਨਾਸਰਾਹੀ ਮੱਛਲੀ ਨੂੰ ਵੀ ਖੁੰਢ ਦਿੱਤਾ ਸੀ ਉਹਨੇ ਉਹਨੂੰ ਵੀ ਮਾਰ ਦਿੱਤਾ ਸੀ ਤੇ ਕਹਿੰਦੇ ਹਰੀ ਰਾਜਾ

ਓਹਨੇ ਵੀ ਕਹਿੰਦੇ Rasalu ਦੇ ਬੜੇ ਆਦਰ ਪਿਆਰ ਨਾਲ ਬੁਲਾਏ ਤੇ ਆਪਣੀ ਧੀ ਦਾ ਵਿਆਹ ਕਰਨ ਲਈ ਮੰਨ ਗਿਆ ਸੀ ਫੇਰ Rasalu ਦੇ ਸਰੂਪਾਂ ਦੇ ਕਰਕੇ ਕਹਿੰਦੇ ਉਹਨੂੰ ਪਤਾ ਲੱਗ ਗਿਆ ਸੀ ਇਹਦੀ ਮੰਗਣੀ ਹੋਈ ਆ ਫੇਰ ਉਹਨੇ ਓਹਦੇ ਪਿਤਾ ਨੂੰ ਕਹਿਕੇ ਸਰੂਪਾ ਦਾ ਵਿਆਹ ਓਹਦੇ ਨਾਲ ਕਰਵਾਤਾ ਸੀ ਹਾਂਜੀ ਚਲੋ ਠੀਕ ਆ ਮੈਂ ਨਾ ਤੁਹਾਡੇ ਨਾਲ ਫੇਰ ਗੱਲ ਕਰਦੀ ਆ ਮੈਨੂੰ call ਆ ਰਹੀ ਆ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

ਬਸ ਬਸ ਵਧੀਆ,

ਹਾਂਜੀ ਹਾਂਜੀ ਬਸ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਾਰੇ, ਵਧੀਆ ਤੇ actually ਨਾ ਮੈਂ ਨਾ ਦੇਖਦੀ ਪਈ ਸੀ ਅਹ serial ਦੇ ਵਿੱਚ ਕਿ ਨਲ ਦਮਿਅੰਤੀ ਦਾ ਮਤਲਬ ਕਰਦੇ ਪਏ ਸੀ ਉਹ ਇੱਕ ਨਾਟਕ ਕਰਦੇ, ਕਰਦੇ ਆ ਨਾ, ਤੇ ਮਤਲਬ ਮੇਰੇ ਵੀ ਮਨ 'ਚ ਨਾ ਇੱਛਾ ਜਾਗੀ ਕਿ ਮੈਂ ਉਹਨਾਂ ਬਾਰੇ information collect ਕਰਾਂ, ਕਾਫ਼ੀ ਮਤਲਬ interesting ਲੱਗੀ story ਤੇ ਇਸ ਕਰਕੇ ਤੁਹਾਨੂੰ ਤੁਹਾਨੂੰ ਤੁਹਾਨੂੰ ਪਤਾ ਹੈ ਕੁਛ ਉਹਨਾਂ ਬਾਰੇ ਨਲ ਦਮਿਅੰਤੀ ਬਾਰੇ? ਹਾਂਜੀ ਹਾਂਜੀ ਨਲ ਤੇ ਦਮਿਅੰਤੀ ਜਿਹੜੇ ਸੀਗੇ ਬਹੁਤ ਨਲ ਜੋ ਸੀ ਜੋ ਬਹੁਤ ਤੇਜ ਮਈ ਸੀ ਤੇ ਗੁਣਵਾਨ ਸੁੰਦਰ ਤੇ ਬਲਵਾਨ ਸੀ ਹਾਂਜੀ।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

ਅੱਛਾ ਅੱਛਾ। ਅਹ ਜਦੋਂ ਉਹ ਵਿਛੜਦੇ ਨੇ ਤਾਂ ਰਾਜਾ ਇਹ ਅਹ ਜਿਹੜਾ ਨਲ ਹੁੰਦਾ ਹੈ ਆਪਣਾ ਰਾਜ ਜੂਏ ਵਿੱਚ ਹਾਰਨ ਮਗਰੋਂ ਜੰਗਲਾਂ ਵਿੱਚ ਤੁਰ ਪੈਂਦਾ ਹੈ ਤੇ ਜਿਹੜੀ ਦਮਿਅੰਤੀ ਹੁੰਦੀ ਹੈ ਉਹ ਵੀ ਨਾਲ ਤੁਰ ਪੈਂਦੀ ਹੈ, ਤੇ ਬਾਅਦ ਜਿਹੜਾ ਜੋ ਸਫ਼ਰ ਹੁੰਦਾ ਹੈ, ਥਕੇਵੇਂ ਤੇ ਜਾਂਦੇ ਹੈ, ਬੁਰਾ ਹਾਲ ਹੋ ਜਾਂਦਾ ਇਹਨਾਂ ਦਾ, ਥੱਕ ਜਾਂਦੇ ਹੈ, ਭੁੱਖ ਭੁੱਖ ਨਾਲ, ਤੇ ਇੱਕ ਸ਼ਾਮ ਜਦੋਂ ਉਹ ਇੱਕ ਧਰਮਸ਼ਾਲਾ ਕੋਲ ਠਹਿਰਦੇ ਨੇ, ਤੇ ਦਮਿਅੰਤੀ ਨੂੰ ਨੀਂਦ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਜਿਹੜਾ ਰਾਜਾ ਹੁੰਦਾ ਹੈ ਉਹਨੂੰ ਚਿੰਤਕ ਚਿੰਤਾ ਕਰਨ ਲੱਗ ਜਾਂਦਾ ਹੈ ਕਿ ਉਸਨੇ ਜੰਗਲ ਵਿੱਚ ਇੱਕ ਆਪਣੇ ਨਾਲ ਜਾ ਰਹੀ ਦਮਿਅੰਤੀ ਦੇ ਦੁੱਖਾਂ ਬਾਰੇ ਸੋਚ ਸੋਚ ਕੇ ਉਸਨੂੰ ਸੁੱਤਿਆਂ ਛੱਡ ਜਾਣ ਦਾ ਫ਼ੈਸਲਾ ਕੀਤਾ, ਫਿਰ ਉਹਨੂੰ ਉਹ ਸੋਚਦਾ ਕਿ ਉਹਨੂੰ ਸੁੱਤਿਆਂ ਹੀ ਛੱਡ ਜਾਨਾ ਫਿਰ ਇਸ ਤਰ੍ਹਾਂ ਜਿਹੜਾ ਰਾਜਾ ਹੈ ਉਹ ਜਦੋਂ ਦਮਿਅੰਤੀ ਨੂੰ ਸੁੱਤਿਆਂ ਛੱਡਕੇ ਮਗਰੋਂ ਦੋਵੇਂ ਇੱਕ ਦੂਜੇ ਤੋਂ ਵਿਛੜ ਜਾਂਦੇ ਆ,

ਤੇ ਇੱਕ ਕਹਿੰਦੇ ਸੀ ਕਿ ਅਹ ਜਦੋਂ ਮਤਲਬ ਨਲ ਦਮਿਅੰਤੀ ਤੋਂ ਵਿਛੜ ਗਿਆ ਤੇ ਫਿਰ ਦਮਿਅੰਤੀ ਦੇ ਨਾਲ ਕੀ ਵਾਪਰਿਆ? ਜਦੋਂ ਉਹ ਦੋਨੋਂ ਵਿਛੜ ਜਾਂਦੇ ਨੇ,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 ਦਮਿਅੰਤੀ ਕਾਫ਼ੀ ਵਿਰਲਾਪ ਕਰਦੀ ਪਈ ਸੀ ਤੇ ਉਹਨੂੰ ਲੱਭਣ ਲਈ ਜੰਗਲ ਵੱਲ ਤੁਰ ਪਈ ਸੀ?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

ਫਿਰ ਅੰਤ ਵਿੱਚ ਉਹਨੇ ਚੇਦੀ ਰਾਜ ਦੀ ਰਾਜਧਾਨੀ ਪੁੱਜੀ ਫਿਰ ਇੱਕ ਸ਼ਾਕਾਹਾਰੀ ਨੇ ਅਜਗਰ ਨੂੰ ਮਾਰ ਕੇ ਦਮਿਅੰਤੀ ਦੀ ਜਾਨ ਬਚਾ ਲਈ, ਪਰੰਤੂ ਨਾਲ ਹੀ ਉਸ ਦੇ ਮਨ ਵਿੱਚ ਉਸ ਪ੍ਰਤੀ ਮੰਦ ਭਾਵਨਾ ਪੈਦਾ ਹੋ ਗਈ ਸੀ ਫਿਰ ਜਿਹੜੀ ਦਮਿਅੰਤੀ ਦਮਿਅੰਤੀ ਨੇ ਸ਼ਾਕਾਹਾਰੀ ਨੂੰ ਫਿਰ ਮਾਰ ਮੁਕਾ ਦਿੱਤਾ ਸੀ ਤੇ ਉਹਨਾਂ ਦਾ ਵਿਆਹ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 ਰਾਜਕੁਮਾਰ ਪਹੁੰਚੇ, ਬਹੁਤ ਸਾਰੇ ਰਾਜਕੁਮਾਰ ਪਹੁੰਚੇ ਸੀ, ਕਿ ਬਹੁਤ ਸਾਰੇ ਦੇਵਤੇ ਵੀ ਰਾਜਿਆਂ ਦੇ ਭੇਸ ਵਿੱਚ ਆਏ ਸੀ ਲੇਕਿੰਨ ਅਸਲ ਵਿੱਚ ਦਮਿਅੰਤੀ ਆਪਣੇ ਮਨ ਵਿੱਚ ਨਲ ਨੂੰ ਆਪਣਾ ਪਤੀ ਮੰਨ ਬੈਠੀ ਸੀ, ਤੇ ਜਦੋਂ ਉਹ ਰਾਜਿਆਂ ਦੇ ਰਾਜਕੁਮਾਰਾਂ ਵਿੱਚ ਅਹ ਵਿੱਚੋਂ ਨਲ ਦੀ ਪਛਾਣ ਕਰਨੀ ਚਾਹੀ ਤਾਂ ਉਸਨੂੰ ਬਹੁਤ ਸਾਰੇ ਨਲ ਨਲ ਬੈਠੇ ਦਿਖਾਈ ਦਿੱਤੇ ਤੇ ਜਦੋਂ ਉਸਨੇ ਦੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਪਸੀਨੇ ਦੀ ਇੱਕ ਵੀ ਬੂੰਦ ਨਹੀਂ ਹੈ,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 ਫਿਰ ਉਸਨੇ ਉਹਨਾਂ ਵ~ ਅਹ ਵਿੱਚੋਂ ਰਾਜੇ ਨਲ ਨੂੰ ਪਛਾਣ ਲਿਆ ਸੀ, ਤੇ ਫਿਰ ਅਹ ਵਰਮਾਲਾ ਹੋਈ ਉਹਨਾਂ ਦੋਨਾਂ ਦੀ ਗੱਲ ਵਿੱਚ ਪਾ ਦਿੱਤੀ ਫਿਰ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਸੀ,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 ਦਾ ਪੁਨਰ ਮੇਲ ਕਿਵੇਂ ਹੋਇਆ ਸੀ ਜਦੋਂ ਉਹ ਇੱਕ ਦੂਜੇ ਨਾਲ ਵਿਛੜ ਗਏ ਤੇ ਫਿਰ ਉਹਨਾਂ ਦਾ ਦੁਬਾਰਾ ਮੇਲ ਕਿਵੇਂ ਹੋਇਆ ਸੀ? ਹਾਂਜੀ ਜਦੋਂ ਦਮਿਅੰਤੀ ਨੇ ਉਸਦੀ ਮਾਸੀ ਨੇ ਅਹ ਮਾਸੀ ਨੇ ਉਸਦੇ ਪਿਤਾ ਕੋਲ ਪਹੁੰਚਾ ਦਿੱਤਾ ਸੀ ਤੇ ਜਿਹੜਾ ਉਹਦਾ ਪਿਤਾ ਸੀਗਾ ਰਾਜੇ ਨਲ ਨੂੰ ਲੱਭਣ ਲਈ ਚਾਰੇ ਪਾਸੇ ਬ੍ਰਾਹਮਣ ਭੇਜੇ, ਫਿਰ ਜਿਹੜੇ ਬ੍ਰਾਹਮਣ ਸੀਗੇ ਰਿਤੂ ਪਰਣ ਕੋਲ ਵੀ ਪਹੁੰਚ ਗਿਆ, ਤੇ ਜਿੱਥੇ ਕਿ ਰਾਜਾ ਨਲ ਸ਼ਕਲੋਂ ਬੇਸ਼ਕਲ ਹੋਇਆ ਉਸ ਦੇ ਘੋੜਿਆਂ ਦੇ ਵਾਹਕ ਦੇ ਤੌਰ ‘ਤੇ ਨੌਕਰ ਸੀ ਤੇ ਬ੍ਰਾਹਮਣ ਨੇ ਉਸ ਨਾਲ ਗੱਲ ਬਾਤ ਕਰਕੇ ਸ਼ੱਕ ਪੈ ਗਿਆ

ਫਿਰ ਉਸਨੇ ਕੇਵਲ ਇੱਕ ਦਿਨ ਦਾ ਸਮਾਂ ਦੇ ਕੇ ਰਾਜੇ ਰਿਤੂਪਰਣ ਨਾਲ ਸਵੰਬਰ ਦਾ ਸੁਨੇਹਾ ਭੇਜਿਆ ਫਿਰ ਜਦੋਂ ਰਾਜਾ ਰਿਤੂਪਰਣ ਇੱਕ ਦਿਨ ਵਿੱਚ ਵਿਦਰਭ ਪਹੁੰਚਣਾ ਅਸੰਭਵ ਸਮਝਦਾ ਸੀ,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 ਜਿਹੜਾ ਕਿ ਦਮਿਅੰਤੀ ਦੇ ਸਵੰਬਰ ਕਰਕੇ ਦੁਖੀ ਸੀ, ਫਿਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਿਅੰਤੀ ਨੇ ਉਸ ਨੂੰ ਲੱਭਣ ਲਈ ਹੀ ਸਾਰੀ ਯੋਜਨਾ ਬਣਾਈ ਹੈ, ਤਾਂ ਉਹ ਬਹੁਤ ਜ਼ਿਆਦਾ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

ਤੇ ਨਲ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ ਮਤਲਬ ਕਿ ਉਹਦੇ 'ਚ ਕੀ ਵੱਖਰਾ ਸੀ different ਇਹੋ ਜਿਹਾ?

ਤੇ ਅਹ ਵੀਰ ਸੈਨ ਕਿਸ ਦੇਸ ਦਾ ਰਾਜਾ ਸੀ?

ਉਹ ਮਤਲਬ ਉਹਨੂੰ ਕਿਹੜੇ ਕੰਮ 'ਚ ਮੁਹਾਰਤ ਹਾਸਿਲ ਸੀ, ਕਿਹੜੇ ਕੰਮ 'ਚ perfect ਸੀ ਇੱਕਦਮ? ਜਿਹੜਾ ਨਲ ਸੀ ਉਹ ਨਾ ਘੋੜੇ ਬਹੁਤ ਵਧੀਆ ਦੋੜਾਉਂਦਾ ਸੀ ਉਹਨੂੰ ਖ਼ਾਸ ਮੁਹਾਰਤ ਸੀ ਇਹਦੀ।

ਸੁੰਦਰ ਘੋੜੇ ਦੜਾ~ ਦੜਾਉਂਦਾ ਦਾ ਮਾਹਰ ਜਿਹੜਾ ਸੀ ਉਹ ਨਲ ਸੀ, ਤੇ ਰਾਜਾ ਭੀਮ ਜਿਹੜਾ ਸੀ ਉਹ ਕਿੱਥੋਂ ਦਾ ਰਾਜਾ ਸੀ? ਜਿਹੜਾ ਰਾਜਾ ਭੀਮ ਸੀ ਉਹ ਵਿਦਰਭ ਦੇਸ ਦਾ ਰਾਜਾ ਸੀ ਹਾਂਜੀ ਹਾਂਜੀ ਤੇ ਜਿਹੜਾ ਰਾਜਾ ਭੀਮ ਸੀ ਉਹਦੀ ਰਾਜਕੁਮਾਰੀ ਦਾ ਨਾਮ ਦਮਿਅੰਤੀ ਸੀਗਾ,

ਵਿਆਹ ਲਈ ਰਾਜੇ ਨੇ ਕਿਹੜਾ ਸਮਾਗਮ ਜਿਹੜਾ ਸੀ ਉਹ ਆਯੋਜਤ ਕੀਤਾ ਸੀ? ਅਹ ਦਮਿਅੰਤੀ ਦੇ ਵਿਆਹ ਲਈ ਰਾਜੇ ਨੇ ਨਾ ਸਵੰਬਰ ਕੀਤਾ ਸੀ।

ਠੀਕ ਆ, ਤੇ ਪਰ ਜਿਹੜੀ ਅਹ ਦਮਿਅੰਤੀ ਦੇ ਸਵੰਬਰ ਵਿੱਚ ਕੌਣ ਕੌਣ ਜਿਹੜੇ ਸੀ ਸਾਮਿਲ ਸੀ? ਸਾਰੇ ਰਾਜੇ ਸਾਮਿਲ ਸੀ, ਰਾਜਕੁਮਾਰੇ ਸੀ ਇੱਥੇ ਤੱਕ ਕਿ ਦੇਵਤੇ ਵੀ ਸਾਮਿਲ ਸੀ ਉਹਨੇ ਫਿਰ ਵੀ ਨਲ ਦੀ ਪਹਿਚਾਣ ਕਰ

ਜਿਹੜੀ ਸੀ ਉਹ ਮਨ ਵਿੱਚ ਕਿਹਨੂੰ ਆਪਣਾ ਪਤੀ ਪਹਿਲਾਂ ਹੀ ਸਵੀਕਾਰ ਕਰ ਚੁੱਕੀ ਸੀ?

ਰਾਜੇ ਨਲ ਨੂੰ ਉਹ ਪਹਿਲਾਂ ਹੀ ਆਪਣਾ ਪਤੀ ਮੰਨ ਚੁੱਕੀ ਸੀ।

ਕਾਫ਼ੀ ਸਾਰੇ ਦੇਵਤਿਆਂ ਨੇ ਅਹ ਜਿਹੜਾ ਸੀ ਉਹ ਰਾਜੇ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਹਾਂਜੀ ਹਾਂਜੀ ਅਹ ਰਾਜੇ ਨਲ ਦਾ ਰੂਪ ਧਾਰਨ ਕਰਕੇ ਮਤਲਬ ਉਹਦੇ ਸਵੰਬਰ,

ਨਲ ਤੇ ਦਮਿਅੰਤੀ ਦੇ ਘਰ ਇੱਕ ਮੁੰਡਾ ਹੋਇਆ ਸੀ, ਇੱਕ ਕੁੜੀ ਹੋਈ ਸੀ। ਹਾਂਜੀ।

ਨਲ ਦਾ ਰਾਜ ਜਿਹੜਾ ਸੀ ਉਹ ਕਿਹਨੇ ਨਲ ਦਾ ਰਾਜ ਪੁਸ਼ਕਰ ਨੇ ਜਿੱਤਿਆ ਸੀ।

ਮਤਲਬ ਕਿੱਦਾਂ ਜਿੱਤਿਆ ਸੀ ਉਹਨੇ ਕਾਹਦੇ ਵਿੱਚ ਜਿੱਤਿਆ ਸੀ? ਰਾਜਾ ਜਿਹੜਾ ਸੀ ਰਾਜਾ ਨਲ ਰਾਜ ਰਾਜ ਛੱਡ ਕੇ ਪਹਿਲਾਂ ਤਾਂ ਜੰਗਲ ਵਿੱਚ ਚਲਾ ਗਿਆ ਫਿਰ ਜੰਗਲ ਵਿੱਚ

ਹਾਂਜੀ ਜੂਆ ਜਦੋਂ ਖੇਡਦਾ ਸੀ ਨਾ ਤੇ ਰਾਜਾ ਨਲ ਹਾਰ, ਤੇ ਜੰਗਲ ਵਿੱਚ ਰਾਜੇ ਨਲ ਦੇ ਨਾਲ ਕੌਣ ਗਿਆ ਸੀ?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

ਫਿਰ ਸ਼ਿਕਾਰੀ ਨੂੰ ਦਮਿਅੰਤੀ ਨੇ ਮਾਰ ਦਿੱਤਾ ਸੀ। ਤੇ ਜੰਗਲਾਂ ਵਿੱਚ ਕਿਹਨਾਂ ਨੇ ਦਮਿਅੰਤੀ ਨੂੰ ਧੀਰਜ਼ ਦੇਣ ਦਾ ਯਤਨ ਕੀਤਾ?

ਹਾਂਜੀ ਹਾਂਜੀ। ਜਿਹੜੀ ਅਹ ਕਹਿੰਦੇ ਸੀ ਕੋਈ ਚੇਦੀ ਦੀ ਰਾਜ ਮਾਤਾ ਸੀ ਉਹ ਦਮਿਅੰਤੀ ਦੀ ਕੀ ਲੱਗਦੀ ਸੀ? ਜਿਹੜੀ ਚੇਦੀ ਦੀ ਰਾਜ ਮਾਤਾ ਸੀ ਉਹਨੂੰ ਮਾਸੀ ਕਹਿੰਦੇ ਸੀ ਉਹ। ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਕਿਹਨਾਂ ਨੂੰ ਚੁਫੇਰੇ ਵਿੱਚ ਭੇਜਿਆ? ਬ੍ਰਾਹਮਣਾਂ, ਬ੍ਰਾਹਮਣਾਂ ਨੂੰ ਲੱਭਣ ਵਾਸਤੇ ਭੇਜਿਆ ਸੀ ਰਾਜੇ ਨੇ ਠੀਕ ਹੈ thank you so much ਮੈਨੂੰ ਬਹੁਤ ਵਧੀਆ,

ਹਾਂਜੀ okay thank you ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜ਼ਿਲ੍ਹਾ ਮਾਨਸਾ ਤੋਂ, ਜਿਵੇਂ ਕਿ ਤੁਹਾਨੂੰ ਮੈਂ ਪਿੱਛਲੀ ਕਹਾਣੀ ਵਿੱਚ ਦੱਸਿਆ ਸੀ ਵੀ ਇੱਕ ਨੀਲੀ ਗਾਂ

ਪਰੇਸ਼ਾਨ ਪਰੇਸ਼ਾਨ ਨਜ਼ਰਾਂ ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵੱਸ ਟੋਕਰੀ ਨੂੰ ਸਿਰ ਤੇ ਚੁੱਕੀ ਉਹ ਮੁੜ ਪਿਆ ਪਿੱਛੇ-ਪਿੱਛੇ ਉਹਦੇ ਨੀਲੀ ਤੁਰ ਪਈ,

ਜਾਂਦਾ ਵੇਖ ਰਿਹਾ ਸਾਂ ਉਹਦੇ ਪਿੱਛੇ ਨੀਲੀ ਸੀ, ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲ਼ਦਾ ਜਾ ਰਿਹਾ ਹੋਵੇ। ਸਾਡੇ ਡੇਅਰੀ ਤੋਂ ਗਊ ਦਾ ਤਨਕ ਗੋਹਾ ਵੀ ਲੈ ਆਵੀਂ, ਕੱਲ੍ਹ ਸੰਗਰਾਂਦ ਏ, ਚੁੱਕਾਂ ਚੋਂਕਾ ਲਿੰਬਣ ਹੋਵੇਗਾ ਮੇਰੀ ਤ੍ਰੀਮਤ ਅੰਦਰ ਨੌ~ ਨੌਕਰ ਨੂੰ ਸਮਝਾ ਰਹੀ ਸੀ, ਤੇ ਮੈਂ ਅਜੇ ਵੀ ਦੂਰ ਸੜਕ 'ਤੇ ਜਾ ਰਿਹਾ, ਰਹੀ ਨੀਲੀ ਵੱਲ ਵੇਖ ਰਿਹਾ ਸਾਂ, ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿੱਕਡੋਲੇ ਖਾਂਦੀ ਹੈ, ਜਿਵੇਂ ਬਿਖਰੇ ਪੈਂਡਿਆਂ ਵਿੱਚ ਅਣਿਖ਼ਆਲਿਆ ਹੰਝੂ ਕੱਟੀ ਹੋਈ ਗੁੱਡੀ ਵਾਂਗ ਜਿਵੇਂ ਢਹਿਣ-ਢਹਿਣ ਕਰ ਰਹੀ ਹੋਵੇ, ਉਹ ਅੱਖੀਉਂ ਉਹਲੇ ਹੋ ਰਹੀ ਸੀ, ਤੇਜ਼-ਤੇਜ਼ ਆ-ਜਾ ਰਹੇ ਲੋਕਾਂ ਵਿੱਚ ਘੁੰਮਦੀ ਗੁੰਮਦੀ ਜਾ ਰਹੀ ਸੀ, ਸੜਕ 'ਤੇ ਕੋਈ ਕਈ ਲੋਕੀ ਕਿਤਨੇ ਤੇਜ਼ ਤੁਰਦੇ ਹਨ, ਅਗਲੇ ਰੋਜ਼ ਅਜੇ ਮੂੰਹ ਝਾਖੜਾ ਹੀ ਸੀ ਕਿ ਮੈਂ ਵੇਖਿਆ, ਸਾਹਮਣੇ ਕੋਠੀ ਦਾ gate ਖੁੱਲ੍ਹਿਆ, ਅੱਗੇ-ਅੱਗੇ ਗਵਾਲਾ ਸੀ, ਸਿਰ 'ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਮੈਂ ਉਹਦੇ ਪਿੱਛੇ-ਪਿੱਛੇ ਨੀਲੀ ਸੀ। ਮੂੰਹ ਚੁੱਕੀ ਜਿਵੇਂ ਖਲ਼ੀ ਦੀ ਖੱਟੀ ਖ਼ੁਸ਼ਬੂ ਸੁੰਘ ਰਹੀ ਹੋਵੇ, ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਤੇ ਉਹੀ ਗੱਲ ਹੋਈ ਮਹਿੰਦੀ ਦੇ ਰੁੱਖ ਬ~ ਥੱਲੇ ਉਸ ਦਾ ਉਸ ਆ ਕੇ ਟੋਕਰੀ ਰੱਖਤੀ ਸੀ ਕਿ ਨੀਲੀ ਅੱਗੇ ਵਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪਈ ਕੁਝ ਚਿਰ ਉਸ ਨੂੰ ਇੰਞ ਮਸਾਲਾ ਖਾਂਦੀ ਨੂੰ ਵੇਖ ਗਵਾਲਾ ਗਾਗਰ ਫੜ ਨੀਲੀ ਕੋਲ਼ ਬੈਠ ਗਿਆ ਨੀਲੀ ਪਰੇ ਹੋ ਗਈ ਗਵਾਲ਼ੇ ਨੇ ਮੁੜ ਕੇ ਉਹਦੇ ਮੂੰਹ ਵੱਲ ਵੇਖ~ ਵੇਖਿਆ, ਟੋਕਰੀ ਵਿੱਚ ਮੂੰਹ ਦਿੱਤੀ ਮਸਾਲਾ ਤੇ ਖਾ ਰਹੀ ਸੀ, ਗਵਾਲਾ ਫੇਰ ਨੀਲੀ ਵੱਲ ਜ਼ਰਾ ਖਿਸਕਿਆ, ਨੀਲੀ ਹੋਰ ਪਰੇ ਹੋ ਗਈ, ਗਵਾਲਾ ਹਾਰ ਕੇ ਉੱਠ ਖਲੋਤਾ। ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਥੂਥਣੀ ਜਮਾਈ, ਹੌਲ਼ੇ-ਹੌਲ਼ੇ ਮਸਾਲਾ ਖਾਂਦੀ ਜਾ ਰਹੀ ਸੀ, ਤਿੰਨ ਦਿਨ ਦੀ ਭੁੱਖੀ ਸੀ।

ਉਹਨੂੰ ਨੀਲ, ਨੀਲ ਕਹਿ ਕੇ ਬੁਲਾਂਦਾ। ਕੋਈ ਪੰਜ ਮਿੰਟ ਉਹ ਇੰਞ ਕਰਦਾ ਰਿਹਾ ਫੇਰ ਗਵਾਲਾ ਪੋਲੇ ਜਿਹੇ ਨੀਲੀ ਥੱਲੇ ਬੈਠ ਗਿਆ। ਹੁਣ ਨੀਲੀ ਮਸਾਲਾ ਜ਼ਰਾ ਤੇਜ਼ੀ ਨਾਲ਼ ਖਾ ਰਹੀ ਸੀ, ਉਹ ਹਿੱਲੀ ਨਹੀਂ, ਇੱਕ ਨਜ਼ਰ ਉਹਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾਂ ਵੱਲ ਹੱਥ ਵਧਾਇਆ, ਨੀਲੀ ਲੱਤ ਛੱਡ ਕੇ ਪਰੇ ਹੋ ਗਈ। ਗਵਾਲਾ ਫੇਰ ਆਪਣਾ ਜਿਹਾ ਮੂੰਹ ਬਣਾ, ਮੂੰਹ ਲੈ ਕੇ ਉੱਠ ਖਲੋਤਾ। ਹੁਣ ਨੀਲੀ ਮਸਾਲਾ ਜ਼ਰਾ ਤੇਜ਼ੀ ਨਾਲ਼ ਖਾ ਰਹੀ ਸੀ, ਉਹ ਹਿੱਲੀ ਨਹੀਂ, ਇੱਕ ਨਜ਼ਰ ਉਹਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾਂ ਵੱਲ ਹੱਥ ਵਧਾਇਆ, ਨੀਲੀ ਛੱਡ ਕੇ ਨੀਲੀ ਲੱਤ ਛੱਡ ਕੇ ਪਰੇ ਹੋ ਗਈ।

ਅੱਗੇ ਹੋ ਕੇ ਨੀਲੀ ਦੇ ਨਿੱਕੇ-ਨਿੱਕੇ ਸਿੰਗਾਂ ਨੂੰ ਸਹਿਲਾਣ ਲੱਗ ਪਿਆ ਫੇਰ ਉਹਦੀ ਲੰਮੀ ਗਰਦਨ ਨੂੰ ਆਪਣੇ ਉਂਗਲ਼ੀਆਂ ਨਾਲ਼ ਪਸੋਲਣ ਲੱਗ ਪਿਆ, ਕਿਤਨਾ ਚਿਰ ਇੰਞ ਕਰਦਾ ਰਿਹਾ, ਗਰਦਨ ਨੂੰ ਲਡਿਆਂਦਾ-ਲਡਿਆਂਦਾ, ਗਵਾਲਾ ਪਿੱਠ 'ਤੇ ਪੋਲੇ-ਪੋਲੇ ਹੱਥ ਫੇਰਨ ਲੱਗ ਪਿਆ। ਪਿੱਠ 'ਤੇ ਹੱਥ ਫੇਰਦਾ ਉਹ ਨੀਲੀ ਦੀ ਪੂਛ ਨਾਲ਼ ਖੇਡਦਾ ਰਿਹਾ, ਇੰਞ ਪਿਆਰਦਾ ਫੇਰ ਉਹ ਮਸ~ ਮਲਕਣੇ ਹੀ ਨੀਲੀ ਹੇਠ ਬੈਠ ਗਿਆ ਕਿਤਨਾ ਚਿਰ ਬੈਠ ਕੇ ਪੂਛ ਨੂੰ ਮਲ਼ਦਾ ਰਿਹਾ, ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀ ਛਿੱਟਾਂ ਨੂੰ ਪੋਟਿਆਂ ਨਾਲ਼ ਲਾਂਹਦਾ ਰਿਹਾ ਤੇ ਫੇਰ ਉਸ ਭਗਵਾਨ ਦਾ ਨਾਂ ਲੈ ਕੇ ਉਹਦੇ ਇੱਕ ਥਣ ਨੂੰ ਪੋਲੇ ਜਿਹੇ ਫੜਿਆ, ਨੀਲੀ ਨੇ ਜ਼ੋਰ ਦੀ ਲੱਤ ਛੱਡੀ ਤੇ ਫੁੰਕਾਰਦੀ ਹੋਈ ਪਰੇ ਹਟ ਗਈ।

ਕੁਝ ਹੋਇਆ ਹੀ ਨਹੀਂ ਹੁੰਦਾ ਤੇ ਫਿਰ ਗਵਾਲੇ ਨੇ ਅੱਗੇ ਵਧ ਕੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ। ਤੇ ਉਸ ਨੂੰ ਸਿਰ 'ਤੇ ਰੱਖ ਤੇਜ਼-ਤੇਜ਼ ਕਦਮ ਮੁੜ ਤੁਰਿਆ ਨੀਲੀ ਉੱਥੇ ਹੀ ਉੱਥੇ ਖਲੋਤੀ ਗਰਦਨ ਮਰੋੜ ਗਰਦਨ ਮੋੜ ਗਵਾਲੇ ਨੂੰ ਵੇਖਣ ਲੱਗ ਪਈ ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਵਾਹੋ-ਦਾਹੀ ਜਾ ਰਿਹਾ ਸੀ, ਦੂਰ ਕੋਠੀ ਦੇ gate ਕੋਲ਼ ਜਦੋਂ ਉਹ ਪੁੱਜਾ, ਨੀਲੀ ਉੜੀਕੀ ਜਿਵੇਂ ਉਸ ਨੂੰ ਬੁਲਾ ਰਹੀ ਹੋਵੇ ਗਵਾਲੇ ਨੇ ਪ੍ਰਵਾਹ ਨਹੀਂ ਕੀਤੀ, ਜਦੋਂ ਹੱਥ ਵੱਧ ਕੇ ਉਹ gate ਖੋਲ੍ਹਣ ਲੱਗਾ, ਨੀਲੀ ਨੇ ਫੇਰ ਉੜੀਕ ਕੇ ਜਿਵੇਂ ਉਹਨੂੰ ਬੁਲਾਇਆ, ਗਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ ਕਿਤਨਾ ਚਿਰ ਇੰਞ ਹੀ ਇੰਞ ਮਹਿੰਦੀ ਹੇਠ ਖਲੋਤੀ, ਬੂਥੀ ਚੁੱਕੀ ਨੀਲੀ gate ਵੱਲ ਵੇਖਦੀ ਰਹੀ ਜਿਵੇ ਗਵਾਲੇ ਨੂੰ ਉਡੀਕ ਰਹੀ ਹੋਵੇ, ਵਿੱਚ-ਵਿੱਚ ਨੀਲੀ ਕਦੀ-ਕਦੀ ਉੜੀਕਦੀ ਜਿਵੇਂ ਗਵਾਲੇ ਨੂੰ ਅਵਾਜ਼ਾਂ ਦੇ ਰਹੀ ਹੋਵੇ ਜਿਵੇ ਨੀਲੀ ਕਹਿ ਰਹੀ ਹੋਵੇ ਮੇਰੇ ਮਾਲਕ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅਜੇ ਤੇ ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਇਆਂ, ਮੇਰੀ ਕੁੱਖੋਂ ਜਾਈ ਮੈਥੋਂ ਖੋਹ ਲਈ ਗਈ ਹੈ, ਮੇਰੇ ਅੰਦਰ ਹਾਏ ਉਹਦੀ ਯਾਦ ਵਿਸਾਰਿਆਂ ਨਹੀਂ ਵਿਸਰਦੀ।

ਤੈਨੂੰ ਕਿਉਂ ਸਮਝ ਨਹੀਂ ਆਉਂਦੀ ਇਹਨਾਂ ਥਣਾਂ ਨੂੰ ਮੇਰੀ ਲਾਡਲੀ ਦੇ ਪੋਲੇ-ਪੋਲੇ ਹੋਂਠ ਜਦੋਂ ਲਗਦੇ ਸਨ ਤੇ ਆਪਣੇ ਆਪ ਹੀ ਮੇਰਾ ਦੁੱਧ ਲਹਿ ਆਉਂਦਾ। ਇੰਞ ਧੁੱਸਾਂ ਮਾਰਦੀ ਸੀ ਲਾਡ ਵਿੱਚ ਉਹ ਮੇਰੀ ਖੀਰੀ ਤੂੰ ਤੈਨੂੰ ਨਹੀਂ ਪਤਾ, ਤਾਂ ਮੇਰੇ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ। ਮੈਂ ਕਹਿੰਦੀ ਕਿ ਮੇਰੇ ਉਸ ਨੂੰ ਭੁ~ ਨਹੀਂ ਭੁੱਲਾਂਗੀ ਮੈਂ ਉਸ ਨੂੰ ਭੁੱਲ ਜਾਵਾਂਗੀ, ਮੈਂ ਕਹਿੰਦੀ ਕਿ ਹਮੇਸ਼ਾਂ ਦੁੱਧ ਨਹੀਂ ਦਿਆਂਗੀ, ਮੈਂ ਦੁੱਧ ਦਿਆਂਗੀ ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ ਖ਼ਬਰੇ ਇੱਕ ਦਿਨ ਹੀ ਹੋਰ ਤੇ ਫੇਰ ਮੈਂ ਆਪਣੇ ਦਿਲ ਦੇ ਟੁਕੜੇ ਨੂੰ ਭੁੱਲ ਜਾਵਾਂਗੀ, ਫੇਰ ਮੈਨੂੰ ਆਪਣਾ ਲਾਂਭ-ਚਾਂਭ ਖ਼ਾਲੀ-ਖ਼ਾਲੀ ਨਹੀਂ ਲੱਗੇਗਾ ਅੱਗੇ-ਪਿੱਛੇ ਮੈਨੂੰ ਇਹ ਹਨੇਰਾ ਨਹੀਂ ਮਹਿਸੂਸ ਹੋਵੇਗਾ ਤੇ ਫੇਰ ਮਸਾਲਾ ਖਾਂਦੀ ਹੋਈ ਆਪਣੇ ਧਿਆਨ ਮੈਂ ਦੁੱਧ ਲਾਹ ਦਿਆਂਗੀ ਮੈਂ ਹੁਣ ਦੁੱਧ ਨੂੰ ਕੀ ਕਰਨਾ ਏ, ਦੁਧ ਪੀਣ ਵਾਲ਼ੀ ਤੇ ਮੇਰੀ ਤੁਰ ਗਈ, ਤੂੰ ਮੁੜ ਆ, ਇੰਞ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜ੍ਹਾ ਮੇਰੇ ਨਾਲ਼ ਅਨਿਆਂ ਹੋਇਆ ਹੈ ਤੇ ਮੁੜ ਆ, ਮੇਰੇ ਮਾਲਕ ਕਿਤਨਾ ਚਿਰ ਹੇਠ ਇੰਞ ਹੀ ਇੰਞ ਦੀ ਤੁਰਦੀ ਖਲੋਤੀ ਨੀਲੀ ਕੋਠੀ ਦੇ gate ਵੱਲ ਵੇਖਦੀ ਰਹੀ, ਵੇਖਦੀ ਰਹੀ, ਗਵਾ~ ਗਵਾਲਾ ਮੁੜ ਨਹੀਂ ਆਇਆ ਤੇ ਹਾਂਜੀ ਮੇਰੇ ਮਿਤਰੋ ਜਿਹੜੀ ਬਾਕੀ ਦੀ ਕਹਾਣੀ ਹੈ ਇਹ ਤੁਹਾਨੂੰ ਅਗਲੇ

ਵਧੀਆ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ ਹੋਰ ਕੁਝ? ਬੜੇ ਟੈਮ ਬਾਅਦ ਆਏ ਹੋਂ

ਅੱਛਾ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 ਸ਼੍ਰੀ ਗੁਰੂ ਰਵਿਦਾਸ ਜੀ ਦਾ